ਇਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਆ ਜਿਹੜਾ ਵਿਊ ਹੈਗਾ ਆ ਹਰੀਆ ਮਿਰਚਾਂ ਦਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਹਰੀਆਂ ਮਿਰਚਾਂ ਬਹੁਤ ਹੀ ਸੋਹਣੀਆਂ ਆ।

ਤੇ ਸਬਜ਼ੀਆਂ ਦੇ ਵਿੱਚ ਪਾਈਆਂ ਜਾਂਦੀਆਂ ਤੇ ਖਾਣ ਚ ਵੀ ਕੌੜੀਆਂ ਹੁੰਦੀਆਂ ਕੋਈ ਕੋਈ ਇਹਨੂੰ ਖਾ ਲੈਂਦਾ ਹੈ ਕੋਈ ਕੋਈ ਨਹੀਂ ਖਾ ਪਾਂਦਾਂ।

ਵੀਹ ਤੀਹ ਇਹਨਾਂ ਨਾਲ ਤੁਸੀਂ ਕਾਂਟੈਕਟ ਕਰ ਸਕਦੇ ਹਾਂ ਤੇ ਤੁਸੀਂ ਕੁੱਛ ਵੀ ਦੁੱਧ ਲੈਣਾ ਦਹੀ ਲੈਣਾ ਪਨੀਰ ਲੈਣਾ ਇੱਥੋਂ ਲਏ ਸਕਦੇ ਹਾਂ।

ਇਹ ਜਿਹੜਾ ਆਫਿਸ ਹੈਗਾ ਆ ਲਿੰਕ ਰੋਡ ਮੇਨ ਪੋਸਟ ਆਫਿਸ ਕਪੂਰਥਲਾ ਚ ਕੰਟੈਕਟ ਵੀ ਕਰ ਸਕਦੇ ਬਾਨਵੇ ਇੱਕ ਤ੍ਰਹਂਟ ਪੰਚਾਨਵੇਂ ਇੱਕ ਤ੍ਰਹਂਟ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਜਹੜਾ ਵਿਊ ਨਜਰ ਆ ਰਿਹਾ ਹੈ ਇੱਕ ਟੁਆਏ ਸ਼ੌਪ ਦਾ ਵਿਊ ਨਜਰ ਆ ਰਿਹਾ ਆ ਤੁਸੀਂ ਦੇਖ ਸਕਦੇ ਆ ਇੱਥੇ ਬਹੁਤਸਾਰੇ ਟੁਆਏਸ ਪਏ ਹੋਏ ਆ।

ਤੇ ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਹੇ ਤੁਸੀਂ ਦੇਖ ਸਕਦੇ ਆ ਯੋਗਾ ਸੈਂਟਰ ਦਾ ਵਿਊ ਨਜ਼ਰ ਆ ਰਿਹਾ ਵਾ।

ਤੁਸੀ ਦੇਖ ਸਕਦੇ ਆ ਜਿਹੜੇ ਟੀਚਰ ਆ ਓਹ ਯੋਗਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਆ ਤੇ ਬਹੁਤ ਹੀ ਸੋਹਣਾ ਯੋਗਾ ਸਿਖਾ ਰਹੇ ਆ।

ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈਗਾ ਆ ਤੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਯੋਗਾ ਸਿਖਾਇਆ ਜਾਂਦਾ ਆ।

ਤੇ ਬੋਹੁਤ ਹੀ ਇਥੇ ਸਫ਼ਾਈ ਹੈਗੀ ਹੈ ਦੇਖ ਸਕਦੇ ਆਂ ਵੀ ਲਾਈਟਿੰਗ ਵੀ ਬੋਹੁਤ ਵਧੀਆ ਹੈ ਡੈਕੋਰੇਸ਼ਨ ਵੀ ਬੋਹੁਤ ਵਧੀਆ ਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਆ ਜਿਹੜਾ ਵਿਊ ਨਜਰ ਆ ਰਿਹਾ ਇੱਕ ਮੰਦਿਰ ਦਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਆ ਮੰਦਿਰ ਦਾ ਜਿਹੜਾ ਪੁਰਾਤਨ ਸਮੇਂ ਦਾ ਲੱਗ ਰਿਹਾ।

ਇਸ ਪਿਕਚਰ ਵਿੱਚ ਜੇਹੜਾ ਵਿਊ ਨਜਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹਾਂ ਟਾਇਰ ਸ਼ੌਪ ਦਾ ਵਿਊ ਹੈਗਾ ਆ ਤੇ ਸ਼ੌਪ ਦਾ ਨਾਮ ਹੈਗਾ ਹੈ ਡੀ_ਸੀ ਟਾਇਰਸ ।

ਬੈਲੂਨ ਨਾਲ ਡੈਕੋਰੇਸ਼ਨ ਕੀਤੀ ਆ। ਬੈਲੂਨ ਬਹੁਤ ਸੋਹਣੇ ਲੱਗ ਰਹੇ ਹੈ ਜਿਵੇਂ ਕਿ ਪਿੰਕ ਤੇ ਬਲੂ ਕਲਰ ਦੇ। ਇਥੋਂ ਮਿਲਦਾ ਹੈ ਸਕੋਪਸ ਸ਼ੇਕਸ --

ਗਰਲਸ ਤੇ ਬੋਇਸ ਹੈਗੇ ਆ ਲੇਡੀਜ ਤੇ ਜੈਂਟਸ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਆ। ਬਹੁਤ ਹੀ ਸੋਹਣਾ ਯੋਗਾ ਕਰਦੇ ਪਏ ਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਨਾ ਵਿਊ ਨਜ਼ਰ ਆ ਰਿਹਾ ਇੱਕ ਸਵੀਟ ਸ਼ੋਪ ਦਾ ਵਿਊ ਨਜ਼ਰ ਆ ਰਿਹਾ ਆ ਸਵੀਟ ਸ਼ੋਪ ਦਾ ਨਾਮ ਹੈਗਾ ਅਨੇਜਾ ਸਵੀਟ ਸ਼ੋਪ

ਤੁਸੀਂ ਦੇਖ ਸਕਦੇ ਹੋ ਵੀ ਇੱਥੇ ਬਹੁਤ ਸਾਰੀਆਂ ਮਠਿਆਈਆਂ ਵੀ ਪਈਆਂ ਆ ਬਿਸਕਿਟ ਵਗੈਰਾ ਵੀ ਪਏ ਹੋਏ ਆ।

ਇਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਆ ਜਿਵੇਂ ਕਿ ਦੇਖਣ ਨੂੰ ਮਿਲ ਸਕਦਾ ਇੱਕ ਸਟੂਡੀਓ ਦਾ ਵਿਊ ਹੈਗਾ ਆ ਬਹੁਤ ਹੀ ਸੋਹਣਾ ਵਿਊ ਹੈਗਾ ਸਟੂਡੀਓ ਵੀ ਬਹੁਤ ਸੋਹਣਾ ਬਣਾਇਆ ਹੋਇਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹਾਂ ਜੇਹੜਾ ਵਿਊ ਨਜ਼ਰ ਆ ਰਿਹਾ ਹੈ ਇੱਕ ਚਿੜੀਆਘਰ ਦਾ ਵਿਊ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਸੋਹਣਾ ਇੱਥੇ ਦਾ ਮਾਹੌਲ ਹੈਗਾ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਆ ਇੱਕ ਸ਼ੋਪ ਦਾ ਵਿਊ ਨਜ਼ਰ ਆ ਰਿਹਾ ਤੇ ਇੱਥੇ ਤੁਹਾਨੂੰ ਮਿਲ ਸਕਦੇ ਆ ਲੋਏ ਵੀਲ

ਬਹੁਤ ਹੀ ਵਧੀਆ ਇੱਥੇ ਦਾ ਵਾਤਾਵਰਨ ਹੈਗਾ ਮਾਹੌਲ ਬਹੁਤ ਹੀ ਵਧੀਆ ਹੈਗਾ ਏ ਆ ਤੁਸੀਂ ਵੀ ਵਿਜਿਟ ਕਰੋ ਤੇ ਆਪਣਾ ਕੈਸ਼ ਕਢਾਉਣ ਲਈ ਜਾਓ।